ਇਸ ਪਿਕਚਰ ਵਿੱਚ ਸਾਨੂੰ ਬਹੁਤ ਸਾਰੀਆਂ ਔਰਤਾਂ ਦਿਖਾਈ ਦੇ ਰਹੀਆਂ ਹਨ।

ਇਸ ਦੇ ਨਾਲ ਹੀ ਸਾਨੂੰ ਇਸ ਪਿਕਚਰ ਵਿੱਚ ਬਹੁਤ ਵੱਡੇ-ਵੱਡੇ ਦਰਖ਼ਤ ਵੀ ਦੇਖਣ ਨੂੰ ਮਿਲ ਰਹੇ ਹਨ।

ਜੋ ਕਿ ਦੇਖਣ ਵਿੱਚ ਬਹੁਤ ਹੀ ਜਿਆਦਾ ਵਧੀਆ ਦਿਖਾਈ ਦੇ ਰਹੇ ਹਨ।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

ਇਸ ਪਿੱਚਰ ਵਿੱਚ ਸਾਨੂੰ ਦੋ ਆਦਮੀ ਦਿਖਾਈ ਦੇ ਰਹੇ ਹਨ।

ਹੌਸਪੀਟਲ ਦੇ ਅੰਦਰ ਸਾਨੂੰ ਇੱਕ ਆਦਮੀ ਵੀ ਖੜਾ ਹੋਇਆ ਦਿਖਾਈ ਦੇ ਰਿਹਾ ਹੈ।

ਇਸ ਦੇ ਨਾਲ ਹੀ ਸਾਨੂੰ ਇਥੇ ਕੁਝ ਬੋਰਡ ਵੀ ਲੱਗੇ ਹੋਏ ਦਿਖਾਈ ਦੇ ਰਹੇ ਹਨ।

ਇਸ ਵਿੱਚ ਸਾਨੂੰ ਬਹੁਤ ਸਾਰੀਆਂ ਲਾਈਟਸ ਵੀ ਦੇਖਣ ਨੂੰ ਮਿਲ ਰਹੀਆਂ ਹਨ।

ਮੈਰਿਜ ਪੈਲੇਸ ਦੇ ਅੰਦਰ ਬਹੁਤ ਸਾਰੀਆਂ ਲਾਈਟਸ ਵੀ ਲੱਗਿਆਂ ਹੋਈਆਂ ਹਨ।

ਇਸ ਪਾਰਕ ਵਿੱਚ ਇੱਕ ਬਲੂ ਕਲਰ ਦਾ ਅਤੇ ਇੱਕ ਗ੍ਰੀਨ ਕਲਰ ਦਾ ਡਸਟਬਿਨ ਵੀ ਰੱਖਿਆ ਹੋਇਆ ਹੈ।

ਇਸਦੀ ਇਸਦਾ ਸ਼ੋਪ ਦੀ ਮਾਲਕਨ ਦਾ ਸਾਨੂੰ ਕੰਟੈਕਟ ਨੰਬਰ ਵੀ ਦਿੱਤਾ ਹੋਇਆ ਹੈ।

ਇਸ ਸ਼ੋਪ ਤੇ ਸਾਨੂੰ ਕੁਝ ਗੈਸ ਚੁੱਲਾ ਫੈਨਸ ਅਤੇ ਹੋਰ ਵੀ ਬਹੁਤ ਸਾਰਾ ਸਮਾਨ ਦੇਖਣ ਨੂੰ ਮਿਲ ਰਿਹਾ ਹੈ।

ਇਹ ਸ਼ੌਪ ਦੇਖਣ ਵਿੱਚ ਬਹੁਤ ਹੀ ਸੋਹਣੀ ਅਤੇ ਸਾਫ਼ ਸੁਥਰੀ ਦਿਖਾਈ ਦੇ ਰਹੀ ਹੈ।

ਇਹ ਇਹ ਹੌਸਪੀਟਲ ਦੇਖਣ ਵਿੱਚ ਬਹੁਤ ਹੀ ਸਾਫ ਸੁਥਰਾ ਲੱਗ ਰਿਹਾ ਹੈ।

ਇਸ ਪਿਕਚਰ ਵਿੱਚ ਸਾਨੂੰ ਇੱਕ ਸਟੂਡੀਓ ਦੇਖਣ ਨੂੰ ਮਿਲ ਰਿਹਾ ਹੈ।